ਹਾਂ ਅੱਛਾ ਕੀਤਾ ਹੋਇਆ ਸੀ doctor ਬਹੁਤ best ਨੇ ਬਹੁਤ ਜਿਆਦਾ ਵਧੀਆ ਨੇ operate ਬਹੁਤ ਅੱਛਾ ਕੀਤਾ ਸੀ ਫ਼ੇਰ ਦੇਖਲੋ ਉਹ੍ਤੇ ਬਾਅਦ care ICU ਦੇ ਵਿੱਚ ਜਦੋਂ ਦੋ ਦਿਨ ਰੱਖਦੇ ਨੇ ਤਾਂ ਇੱਕ family member ਦੀ ਤਰ੍ਹਾਂ care ਕਰਦੇ ਕਿਉਂਕਿ family ਨੂੰ ਅੰਦਰ ਸਿਰਫ ਪੰਜ ਮਿੰਟ ਲਈ ਮਿਲਣ ਦਿੰਦੇ ਨੇ ਤਿੰਨ time ਜਦੋਂ ICU ਚ ਰੱਖਦੇ ਨੇ

ਜਿਹੜਾ ਉੱਥੇ staff ਬੈਠਾ ਨਾ ਨਰਸਾਂ ਬੈਠੀਆਂ ਨੇ ਬਹੁਤ ਜਿਆਦਾ ਵਧੀਆ care ਕਰਦੀਆਂ ਨੇ ਇੱਕ family ਦੀ ਤਰ੍ਹਾਂ treat ਕਰਦਿਆਂ ਨੇ patient ਨੂੰ

because of ਕਿਉਂਕਿ family ਨੇ ਤਾਂ ਮਿਲਣਾ ਹੀ ਨਹੀਂ ਆ

ਉਹਦੇ ਵਿੱਚ ਵਿੱਚ ਮੁੜ ਕੇ ਤੁਸੀਂ ਵਾਪਿਸ ਆਜੋ ਬਸ ਮਿਲ ਕੇ patient ਨੂੰ ਬਾਰ ਬਾਹਰ ਆਜੋ ਕਿਉਂਕਿ ਉਹ ਇੱਕ ਤਾਂ ਉਹਨਾ ਦੇ ਉਹ ਚੱਲਦੇ ਹੁੰਦੇ ਆ BP heartbeat ਦੀਆਂ ਮਸ਼ੀਨਾ ਲੱਗੀਆਂ ਵੀ ਹੁੰਦੀਆਂ ਨੇ

ਉਹ ਤਾਂ ਬੋਲਣ ਨੀ ਦੇਣਾ ਹੁੰਦਾ operate ਤੋਂ ਬਾਅਦ ਉਹਨਾ ਨੂੰ ਹਜੇ ਉਹ ਬੇਹੋਸ਼ ਹੁੰਦੇ ਆ properly ਹੋਸ਼ ਵੀ ਨੀ ਆਏ ਵੇ ਹੁੰਦੇ ਹੈਗੇ

ਤੇ ਇਸ ਕਰਕੇ ਵੀ policy ਦੇ ਫਾਇਦੇ ਨੇ policy ਕਰਾਉਣੀ best ਆ ਬਹੁਤ ਜਿਆਦਾ best ਹਾਂ ਤੁਸੀਂ ਆਪਣੀ care ਵੀ ਕਰਾਈ ਹੈ ਹਨਾ ਹੁਣ ਇੱਕ ਆਪਣੀ care ਦੀ ਚੱਲਦੀ ਆ ਤੇ ਪਤਾ ਕੀ ਜੇ ਹੁਣ ਆਪਾਂ young age ਚ ਕਰਨੇ ਹਾਂ ਤਾਂ ਬਹੁਤ ਵਧੀਆ ਕਿਉਂਕਿ EMI ਦੇਣੀ easily ਆ ਜਿਵੇਂ ਜਿਵੇਂ age ਹੋਈ ਜਾਂਦੀ ਆ forty ਤੋਂ ਉੱਪਰ ਹੋ ਜਾਂਦਾ ਫ਼ੇਰ ਆਪਾਂ ਨੂੰ EMI ਦਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਅਮ EMI forty five fifty thousand ਦੇ ਕਰੀਬ ਆ ਜਾਂਦੀ ਆ ਅਗਰ ਆਪਾਂ sixty ਤੋਂ ਉੱਪਰ ਬੰਦੇ ਦੀ

ਇਹਦੇ ਇਹ ਥੋੜਾ ਜਾ ਹੈਗਾ ਕੇ ਆਪਾਂ ਜੇ ਕਿਉਂਕਿ age accordingly ਸਾਰਾ ਕੰਮ ਚੱਲਦਾ ਹੈ age ਦੇ ਹਿਸਾਬ ਹੁਣ ਜਿਵੇਂ ਆਪਾਂ ਦੇ ਹੁਣ young age ਆ ਹੁਣ ਆਪਾਂ ਆਰਾਮ ਨਾਲ policy ਕਰ ਲਈ ਹੁਣ ਆਪਾਂ ਨੂੰ ਕੋਈ ਔਖਾ ਥੋੜੀ ਨਾ ਆਪਣੀ EMI ਜਾ ਰਹੀ ਹੈ ਤੇ ਉਹੀ ਹੁਣ ਜਿਵੇਂ ਉਹ sixty ਹੁਣ ਅਗਰ ਆਪਾਂ ਸੋਚਿਏ ਵੀ ਆਪਾਂ ਆਪਣੀ parents ਨੂੰ ਕਰਾਈਏ ਤੇ ਆਪਣੀ ਮਤਲਬ ਉਹਦੀ EMI ਜਿਹੜੀ ਪਉਗੀ ਉਹ ਘੱਟੋ ਘੱਟ ਆਪਣਾ ਚਾਲੀ ਪੰਤਾਲੀ ਪੰਜਾਹ ਦੇ ਵਿੱਚ ਵਿੱਚ ਪੈਣੀ ਆ ਇੱਕ ਵਾਂ one year ਦੀ

ਤੇ ਉਹ ਪਹਿਲਾਂ ਹੀ ਕਰਾਉਣੀ best ਰਹਿੰਦੀ ਹੈ sixty ਤੋਂ ਪਿੱਛੇ ਪਹਿਲਾ ਹੀ ਕਰਵਾ ਲਵੇ ਬੰਦਾ ਬਹੁਤ ਵਧੀਆ ਰਹੀਦਾ ਫ਼ੇਰ ਉਹਦੀ EMI star health ਆਲਿਆਂ ਦੇ ਵਿੱਚ ਅਗਰ ਆਪਾਂ ਸੱਠ ਤੋਂ ਨੀਚੇ ਕਰਾਉਣੇ ਆ ਜਿਵੇਂ ਪਚਵੰਜਾ ਅਠਵੰਜਾ

ਉਹਦੇ ਵਿੱਚ ਆਪਣੀ EMI ਪੈਂਦੀ ਆ ਸਾਰੀ ਪੰਦਰਾਂ ਸੋਲਾਂ ਹਜ਼ਾਰ ਦੇ ਕਰੀਬ ਪੈਂਦੀ ਆ may be ਕਿਉਂਕਿ ਅਸੀਂ ਆਪਣੀ mother in law ਦੀ ਕਰਾਉਣੀ ਆ ਤੇ ਉਹਨਾ ਦੀ ਵੀ expiry ਹੋਗੀ ਆ ਉਹ ਤੇ ਪਹਿਲਾਂ ਮੰਮਾ ਦੀ ਵੀ ਚੱਲਦੀ ਸੀ ਮੰਮੀ daddy ਦੀ ਦੋਨਾ ਦੀ ਚੱਲਦੀ ਸੀ ਜਦੋਂ ਮੰਮਾ ਦੇ ਵੀ cell down ਹੋਏ ਸੀ ਬਹੁਤ problem ਹੋਈ ਸੀ ਤਾਂ ਦੇਖਲੋ ਉਹਨਾ ਦਾ ਪੰਜਾਹ ਬਵੰਜਾ ਹਜ਼ਾਰ ਲੱਗਿਆ ਸੀ ਉਹ ਦੇਖਲੋ ਉਹ IVI ਚ admit ਕੀਤਾ ਬਹੁਤ ਵਧੀਆ ਉਹ ਵੀ ਆਪਣੀ cashless ਚੱਲੀ ਗਿਆ ਸੀ ਇੱਕ ਰੁਪਇਆ ਵੀ ਨੀ ਆਪਾਂ ਦਿੱਤਾ ਸੀਗਾ

ਹਾਂਜੀ card ਦੇ ਰਾਹੀਂ ਬੱਸ ਇੱਕ ਉਹ ਦਿਓ ਉਹ ਆਪਾਂ ਨੂੰ ਇੱਕ ਜਿਵੇਂ ਹੁੰਦਾ ਉਵੇਂ ਦਾ ਛੋਟਾ ਜਾ card ਹੁੰਦਾ ਆਪਾਂ ਨੂੰ ਮਿਲਿਆ ਵਾ ਹੁੰਦਾ ਜਿਵੇਂ ਹੁਣ ਕੋਈ ਪ੍ਰੋਬਲੇ ਹੁੰਦੀ ਹੈ admit ਕਰਵਾਉਣਾ ਤਾਂ ਬੱਸ ਉਹ card ਲੈਕੇ ਜਾਣਾ ਬੱਸ

ਨਹੀਂ ਮਤਲਬ ਹੁਣ ਤੁਸੀਂ ਜਿੱਥੇ ਵੀ ਕਰਾਇਆ ਉਹ ਆਪ ਹੀ ਦੱਸ ਦਿੰਦੇ ਇਹ hospital ਚ ਸਾਡਾ ਇਹ ਚੱਲਦਾ ਹਾਂਜੀ ਹਾਂ ਉਹ ਸਾਰਾ ਕੁੱਝ ਥੋਨੂੰ ਦੱਸਣਗੇ even ਇੱਕ ਸਾਲ ਦੇ ਵਿੱਚ ਥੋਡੇ body ਦੇ test ਵੀ free ਹੁੰਦੇ ਨੇ okay ਸਾਰੀ family ਦੇ ਹਾਂਜੀ ਜਿਹਨਾ ਜਿਹਨਾ ਦੀਆਂ ਪੋਲੀਸਿਆਂ ਹੋਈਆਂ ਹੋਈਆਂ ਨੇ

ਜਿਵੇਂ ਹੁਣ ਆਪਾਂ ਲਿੱਤੀ ਹੋਈ ਆ ਤਨ ਆਪਾਂ ਹੁਣ ਜਦੋਂ ਮਰਜ਼ੀ test ਕਰਵਾ ਲਈਏ ਹੋ ਜਾਣਗੇ ਠੀਕ ਤੇ ਉਹ ਤੇ ਆਪਣੇ ਹੁਣ ਜਿਵੇਂ ਹੁਣ ਅਸੀਂ care ਦੀ ਕਰਵਾਈ ਆ ਇਹਦੇ ਵਿੱਚ IVI DMC ਬੜੇ ਬੜੇ hospital add ਨੇ or ਸਾਰੇ cashless ਚੱਲਣਗੇ even ਹੁਣ ਜਿਵੇਂ ਕਈ delivery ਵੀ ਕਰਵਾ ਲੈਂਦੇ ਨੇ ਹੁਣ ਸਾਡੀ all ਚੱਲ ਰਹੀ ਹੈ

ਹਾਂਜੀ ਵਿਚੇ ਕਈ ਕਈ ਹੁੰਦੇ ਨੇ ਕਈ ਅਲੱਗ ਤੋਂ delivery ਦਾ ਲੈ ਲੈਂਦੇ ਨੇ ਵੀ policy ਹਨਾ ਵੀ ਪੰਦਰਾਂ ਵੀਹ ਹਜ਼ਾਰ ਪੱਚੀ ਹਜ਼ਾਰ ਸਸਤੀ ਜੀ ਲੈ ਲੈਣੇ ਹਾਂ

ਵੀ ਹੁਣ ਕੇ ਮਗਰ ਆਪਣੀ ਤਾਂ ਹੈ ਈ ਸੱਤ ਲੱਖ ਆਪਣੀ ਤਾਂ ਸਾਰੀ all ਆਉਂਦੀ ਆ ਹੇ ਇੱਕ ਚੀਜ਼ ਉਹਦੇ ਵਿੱਚ ਆ ਰਹੀ ਹੈ ਵੀ ਕੋਈ ਵੀ disease ਹੋਵੇ ਕੁੱਛ ਵੀ ਹੋਵੇ

ਹਾਂ ਜਿਵੇਂ ਜੇ by chance ਜੇ ਕਿਸੇ ਨੇ drink ਕੀਤੀ ਹੋਵੇ ਉਹਦਾ ਆਪਾਂ ਮਤਲਬ ਕੇ ਥੋੜਾ ਜਾ

ਕਿਉਂਕਿ ਫ਼ੇਰ ਗਲਤੀ ਤਾਂਹਨਾ ਬੰਦੇ ਦੀ ਆ drink ਕੀਤੀ ਹੋਈ ਸੀਗੀ

ਤੇ ਜੇ ਹੁਣ normally ਆ ਹੁਣ ਥੋਨੂੰ ਮੈਂ ਦੱਸਦੀ ਹਾਂ ਸਾਡੇ ਜਦੋਂ ਮੇਰੇ husband ਦਾ ਹੋਇਆ ਸੀ ਸਾਰਾ ਕੁੱਛ ਠੀਕ ਸੀਗਾ ਆਰਾਮ ਨਾਲ ਘਰੇ ਵੀ ਆਗੇ ਕੋਈ ਦਿੱਕਤ ਨੀ ਹੈ ਖਾਣਾ ਵੀ ਖਾਧਾ ਸੀ ਜਦ ਕੇ ਸੱਟ ਲੱਗੀ ਹੋਈ ਸੀ but problem ਕਿੱਥੇ ਆਈ morning ਦੇ ਵਿੱਚ ਪਤਾ ਲੱਗਿਆ ਕੇ ਉਹ ਮਤਲਬ ਜਿਹੜਾ ਇਹਨਾ ਦਾ crack ਹੋਇਆ ਸੀ ligament ਉਹਦੇ ਕਰਕੇ ਤੁਰ ਨੀ ਪਾ ਰਹੇ ਸੀ

ਕਿਉਂਕਿ ਉਸ time ਤਾਂ swelling ਆਗੀ ਆ ਫ਼ੇਰ ਅਗਲੇ ਦਿਨ ਆਪਾਂ ਗਏ ਆਪਾਂ ਸਾਰੇ test ਕਰਵਾਏ ਨੇ ਪੂਰੇ body ਦੇ test ਵੀ ਕਰਵਾਏ ਨੇ ਸਾਰਾ ਕੁੱਝ ਕਰਵਾਇਆ okay ਹੋਇਆ proper ਉਹਨਾ ਨੇ check ਕਰ ਲਿਆ

ਕੋਲੋਂ record record ਲੈਣਾ ਹੁੰਦਾ ਜਿਵੇਂ ਹੁਣ ਆਪਾਂ policy ਜਿਹੜੇ hospital ਚ ਗਏ ਹਾਂ ਫ਼ੇਰ ਉਹ policy ਵਾਲੇ ਉਹਨਾ ਨੂੰ call ਕਰਕੇ ਚਾਹੇ ਕੁੱਛ ਵੀ ਕਰਕੇ ਚਾਹੇ ਬੰਦਾ ਆਪਣਾ ਉਹ ਭੇਜਣ ਜਾਂ call ਕਰਨ

ਮਤਲਬ ਉਹਨਾ ਨੂੰ ਪੁੱਛਦੇ ਨੇ ਸਾਰੀ ਜਾਂਚ ਪੜਤਾਲ ਕਰਕੇ ਫ਼ੇਰ ਉਹ okay ਆਪਾਂ ਆਪਣੀ approval ਭੇਜਦੇ ਨੇ hospital ਵਾਲੇ ਵੀ approval ਭੇਜਣ ਤੋਂ ਬਾਅਦ ਫ਼ੇਰ policy ਵਾਲੇ ਜਦੋਂ ਉਹਨਾ ਨੂੰ ਸਾਰਾ ਕੁੱਝ okay ਲੱਗਦਾ ਹੁੰਦਾ ਤਾਂ ਫ਼ੇਰ ਉਹ okay ਕਰਕੇ ਤਾਂ ਸਮਝੋ ਵੀ ਉਸ ਦਿਨ ਆਪਣਾ ਬਿਲਕੁਲ tension free ਤੁਸੀਂ ਆਪਣਾ treatment ਕਰਵਾ ਸਕਦੇ ਹੋ ਨਹੀਂ ਤਾਂ ਦੇਖੋ ਬੰਦੇ ਨੂੰ ਸਭ ਤੋਂ ਵੱਡੀ ਇਹੀ tension ਹੋ ਜਾਂਦੀ ਆ ਵੀ ਬੰਦਾ ਕਿੱਥੋਂ ਇੰਨੇ ਪੈਸੇ ਕਰੂਗਾ

ਦੂਸਰਿਆਂ ਬੰਦਿਆਂ stress ਹੋ ਜਾਂਦਾ

ਫ਼ੇਰ patient ਤਾਂ ਹੁਣ ਵਿਚਾਰਾ ਬੈਠਾ tension ਤਾਂ ਦੂਜਿਆਂ ਨੂੰ ਆ ਜਿਹਨਾ

ਹੁਣ ਇਹ ਇਹਦੇ ਤਾਂ ਦੇਖੋ policy ਦੇ ਤਾਂ ਬਹੁਤ benefits ਨੇ ਇਹ ਤਾਂ ਕਰਵਾਉਣੀ best ਹੈ ਅੱਜ ਦੇ time ਦੇ ਵਿੱਚ ਬਹੁਤ ਜਰੂਰੀ ਹੈ ਹਮ ਅੱਜ ਦੇ time ਵਿੱਚ ਠੀਕ ਹੈ ਵਧੀਆ ਤਾਂ ਬੰਦਾ ਇੱਕ ਕਹਿੰਦੇ ਨੇ ਬੰਦੇ ਨੂੰ relax ਹੋ ਜਾਂਦਾ ਬੰਦਾ ਚਲੋ ਜੇ ਕੁੱਛ ਹੁੰਦਾ ਵੀ ਆ

good morning ਜੀ ਕਿ ਹਾਲ ਚਾਲ ਨੇ ਗੁਰਦੀਪ ਵਧੀਆਂ ਵਧੀਆਂ sir ਅੱਛਾ ਹੋਰ ਕਿਵੇਂ ਹੋ ਠੀਕ ਠਾਕ ਹਾਂਜੀ ਹਾਂਜੀ ਹਾਂਜੀ sir ਅੱਛਾ ਤੇ ਕਰੀਏ ਫੇਰ ਅੱਜ ਤਾਂ ਆਪਾਂ covid ਦੇ time ਦੀ ਕਰਦੇ ਹਾਂ ਆਪਾਂ discussion

ਕਿਵੇਂ ਸੀਗਾ experience covid ਦੇ time ਦਾ

hello ਹਾਂਜੀ ਹਾਂਜੀ ਮੈਂ ਕਿਹਾ lock down ਸੀ ਉਦੋਂ ਬਹੁਤ ਕੁੱਛ ਸੀ actually ਇਹ ਹੋਇਆ ਮਾਰਚ ਚ ਸੀਗਾ ਕਿਉਂਕਿ ਮੈਂ ਇਹ ਗੱਲ ਤਾਂ ਸ਼ੁਰੂ ਕੀਤੀ ਹੈ ਕਿਉਂਕਿ

ਹਾਂਜੀ ਹਾਂਜੀ ਹਾਂਜੀ sir ਆਪਣੇ ਇਹ lock down ਲੱਗਿਆ ਸੀਗਾ twenty third of twenty second of ਮਾਰਚ to twenty ਅਹ twenty twenty ਹਾਂਜੀ ਹਾਂਜੀ ਹਾਂਜੀ sir ਬਾਈ ਤਰੀਕ ਨੂੰ ਲੱਗਿਆ ਸੀ lock down ਕਿਉਂਕਿ ਉਹੀ ਮਹੀਨਾ ਚੱਲਦਾ ਹੈ ਤੇ ਤਾਂ ਮੇਰੇ ਯਾਦ ਆ ਗਿਆ ਆਪਾਂ ਇਸ ਬਾਰੇ ਕਰਦੇ ਆ ਗੱਲ ਬਹੁਤ panic time ਸੀਗਾ ਇਹ

ਆਪਣਾ ਕਿਵੇਂ ਥੋੜਾ ਫੇਰ ਉਹ ਪੂਰਾ ਦੋਰ ਕਿਵੇਂ ਲੰਗਿਆ ਕਿ ਕੰਮ ਕੀਤਾ ਕਿ ਨਹੀਂ ਕੀਤਾ ਕਿਵੇਂ ਹੋਇਆ ਕੁੱਛ ਹੈ ਯਾਦ ਕੇ ਮੇਰਾ ਤਾਂ lock down ਏਦਾ ਸੀ ਮੇਰੀ actually ਨਾ ਮੇਰੀ wife ਦੀ ਜਿਵੇਂ ਜਨਵਰੀ ਚ ਕਹਿਲੋ

ਦੋ ਹਜ਼ਾਰ ਦੋ ਹਜ਼ਾਰ ਵੀਹ ਦੇ ਵਿੱਚ ਹਾਂਜੀ ਹਾਂਜੀ ਦੋ ਹਜਾਰ ਵੀਹ ਦੇ ਵਿੱਚ

ਤੇ ਚੱਲੋ ਉਹਨਾ ਦੀ ਜਨਵਰੀ ਮਤਲਬ ਸੋਲਾਂ ਜਨਵਰੀ ਨੂੰ ਸੀ ਤੀ ਉਹਨਾ ਦੀ ticket ਬੁੱਕ ਆਪਣੇ ਲੈ ਤਾਂ ਚੱਲੋ ਇੱਕ ਤਰ੍ਹਾਂ ਦਾ ਵਧੀਆਂ ਹੀ ਥਾ ਜੇ lock down ਉਸ time ਤੇ ਲੱਗ ਜਾਂਦਾ ਜਨਵਰੀ ਮਹੀਨੇ ਚ ਚੱਲੋ ਇਹ ਤਾਂ ਲੱਗਿਆ ਮਾਰਚ ਚ ਹੈ ਜੀ

ਜੇ ਜਨਵਰੀ ਮਹੀਨੇ ਚ ਲੱਗ ਜਾਂਦਾ ਫੇਰ ਆਪਣੇ ਕਹਿਲੋ ਮੇਰੇ ਲੀਏ ਥੋੜਾ ਔਖਾ ਸੀ ਜੀ

ਹਾਂਜੀ ਮਤਲਬ ਬਹੁਤ ਜਣੇ ਨੂੰ ਦਿੱਕਤ ਆਈ ਹੈ airport ਤੇ ਕਹਿਲੋ

ਜਦੋਂ lock down ਹੋ ਗਿਆ ਫੇਰ ਤਾਂ ਸਾਰੇ ਦੀਆਂ cancel ਹੀ ਹੋਗਿਆ ਟਿਕਟਾ ਵਗੇਰਾ

ਮੈਂ ਜਦੋਂ ਇਹ ਮਾਰਚ ਦੇ ਵਿੱਚ lock down ਲੱਗਿਆ ਮੇਰਾ experience ਬੜਾ ਖ਼ਰਾਬ ਸੀ ਉਸ time ਦੇ ਵਿੱਚ ਤੇ

ਹਾਂ ਮੇਰੀ wife pregnant ਸੀ ਉਹਨਾਂ ਦਿਨਾ ਦੇ ਵਿੱਚ ਤੇ delivery ਦਾ time ਸੀਗਾ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

ਕਿੰਨੀ ਮਤਲਬ ਕਿੰਨੀ ਮੁਸ਼ਕਲਾ ਦਾ

ਬਹੁਤ ਮੁਸ਼ਕਲਾ ਮੈਨੂੰ ਆਈਆਂ ਉਸ time ਬਸ ਏਦਾ ਹੈ ਕੇ

ਅਸੀਂ checkup ਦੇ ਲਈ ਜਾਂਦੇ ਹੁੰਦੇ ਸੀ ਚੰਡੀਗੜ੍ਹ ਤੇ

covid ਨਾਲ ਏਦਾ ਹੋ ਗਿਆ ਤੇ

main china ਚ ਸੀਗਾ ਸਬ ਤੋਂ ਪਹਿਲਾਂ ਵੀ china ਚ ਇਹਨਾਂ ਜਿਆਦਾ ਫੈਲ ਗਿਆ ਏਦਾ ਹੋਇਆ ਕੇ ਵੀ ਇੰਡੀਆਂ ਦੇ ਵਿੱਚ ਫੈਲੇਗਾ ਯੇ ਵੋ

ਮਤਲਬ ਇਹ ਕਿ china ਆਲਿਆ ਨੇ ਕਹਿਲੋ ਇੱਕ virus ਛੱਡਿਆ ਸੀ ਆਪਣੇ ਕਰਨੀ ਜਾ ਵੈਸੇ fake ਈ ਆ

ਉਦੋਂ ਅਸੀਂ ਜਾਂਦੇ ਹੁੰਦੇ ਸੀ ਚੰਡੀਗੜ੍ਹ ਚੰਡੀਗੜ੍ਹ ਤੋਂ ਸਾਰਾ treatment ਸੀਗਾ ਤੇ twenty ਆਪਾਂ ਨੂੰ ਮੈਨੂੰ ਮੇਰੇ ਘਰ ਤੋਂ ਚੰਡੀਗੜ੍ਹ ਪੈਂਦਾ ਚਾਲੀ ਪੰਤਾਲੀ ਕਿਲੋਮੀਟਰ ਦੂਰ

ਹਾਂ ਜਦੋਂ lock down ਲੱਗ ਗਿਆ ਤਾਂ ਫੇਰ ਇਹ ਤਾਂ ਜਾਨ ਹੀ ਨਹੀਂ ਦਿੰਦੇ ਸੀ ਕਿਦਰੇ ਪਾਸੇ ਨੂੰ ਅਸੀਂ ਮੈਂ ਜਾਣਾ ਸੀਗਾ twenty ਮੇਰੀ ਨਾ doctor ਨਾਲ appointment ਸੀ twenty third of ਮਾਰਚ ਤਈ ਮਾਰਚ ਦੀ

ਹਾਂ ਤੇਈ ਜਾਂ ਚੋਵੀ ਮਾਰਚ ਨੂੰ ਅਸੀਂ ਚੱਲੇ ਗਏ ਹਾਂ ਤੇ ਉੱਥੇ ਜਾਣਾ ਸਭ ਤੋਂ ਪਹਿਲਾਂ ਮੈਨੂੰ ਉਹਨਾਂ ਨੇ ਮੇਰੇ ਘਰ ਤੋਂ ਥੋੜੀ ਦੂਰ ਜਾਕੇ ਥਾਣਾ ਬਨਾਲੀ ਆਲਾ ਸਿੰਘ ਉੱਥੇ ਰੋਕ ਲਿਆ

ਮਤਲਬ ਮੇਰਾ ਉੱਥੇ time ਖ਼ਰਾਬ ਕੀਤਾ ਪੰਦਰਾ ਵੀਹ ਮਿੰਟ ਫੇਰ ਮੈਨੂੰ ਜੁੰਨੀ ਰੋਕ ਲਿਆ ਪੰਦਰਾ ਵੀਹ ਮਿੰਟ

ਫੇਰ ਮੈਨਨ ਮਜਾਤ ਰੋਕ ਲਿਆ ਵੀਹ ਪਚਹਿ ਮਿੰਟ ਉਹਨਾਂ ਨੇ ਮੈਨੂੰ ਯਾਨਿ ਕਿ ਉੱਥੇ ਉਹਨਾਂ ਨੇ ਮੈਨੂੰ ਲਾਂਡਰਾ ਤੱਕ ਜਾਂਦੇ ਜਾਂਦੇ ਵੀਹ ਕਿਲੋਮੀਟਰ ਸਫਰ ਤਹਿ ਕਰਦੇ ਕਰਦੇ ਮੈਨੂੰ ਚਾਰ ਤੋਂ ਪੰਜ ਵਾਰੀ ਉਹਨਾਂ ਨੇ ਮੇਰੀ ਗੱਡੀ ਰੋਕ ਲਈ ਤੇ ਮੈਨੂੰ ਪੁੱਛਦੇ ਸੀਗੇ ਤੁਸੀਂ ਕਿੱਥੇ ਜਾਣਾ ਹੈ ਕ਼ ਹੈ ਅਗਰ ਅਸੀਂ ਉਹਨਾਂ ਨੂੰ ਦੱਸਦੇ ਸੀਗੇ ਵੀ

ਫਲਾਨਾ ਹੈ ਜੀ ਫੇਰ ਤਾ ਜਾਣ ਦਿੰਦੇ ਸੀ ਪਰ ਉਹ ਜਿਹੜਾ time consume ਹੁੰਦਾ ਸੀ ਵੀਹ ਪੱਚੀ ਮਿੰਟ ਹੈਰਾਨ ਕਰਦੇ ਸੀ ਉਹ ਬਹੁਤ ਹੈਰਾਨੀ ਸੀ

ਹਜੇ ਮੇਰੇ ਕੋਲ ਥੋੜਾ time ਹੈਂ ਕਿਉਂਕਿ wife ਹਜੇ ਥੋੜਾ ਉਹਨਾਂ ਨੂੰ pain ਪੁਨ ਨਹੀਂ ਸੀਗਾ ਤਾਂ ਮੈਂ ਸੋਚਿਆਂ ਆਪਾਂ ਕੋਈ hospital ਏਧਰ ਲਭਦੇ ਹਾਂ

ਬੰਦ ਹੋ ਗਏ ਸੀ already covid ਜਦੋਂ lock down ਲੱਗਿਆ ਮਤਲਬ ਕਰਫਿਊ ਸੀ ਨਾ ਉਦੋਂ lock down ਨਹੀਂ ਸੀ

ਤੇ ਫੇਰ ਉਹ ਦੋ ਤਿੰਨ hospital ਵੀ ਬੰਦ ਸੀਗੇ ਤੇ ਉਸ ਤੋਂ ਬਾਅਦ ਕਿ ਹੋਇਆਇੱਕ hospital ਨੇ ਮੈਨੂੰ yes ਕਰਤੀ ਇੱਥੇ ਨਾਲ ਹੀ ਹੈ ਸਾਡੇ ਸਰਹਿੰਦ ਸ਼ੈਲੀ nursing home ਹੈ ਤੇਨੂੰ ਵੀ ਪਤਾ ਹੋਊਗਾ

ਹਾਂ ਉੱਥੇ ਫੇਰ ਉਹਨਾਂ ਨੇ ਮੈਨੂੰ ਬੁਲਾਲਿਆ ਤੇ ਉਹ ਕਹਿੰਦੇ ਮੈਂ ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ shock ਹੋ ਜਾਣਾ ਉਹਨਾਂ ਨੇ ਮੈਨੂੰ ਪੈਸੇ ਦੱਸੇ ਇੱਕ ਲੱਖ ਅੱਸੀ ਹਜਾਰ ਰੁਪੇ

ਉਹ ਕਹਿੰਦੇ ਕੇ ਅਸੀਂ ਚੋਦਾਂ ਦਿਨ mother ਨੂੰ quarantine ਕਰਾਂਗੇ ਚੋਦਾਂ ਦਿਨ ਬੱਚੇ ਨੂੰ ਆਪਨੇ ਕੋਲ ਰੱਖਾਂਗੇ

ਹਾਂ ਇੱਕ ਤਾਂ ਉਹ situation ਇਹਨੀ ਖ਼ਰਾਬ ਸੀ ਉਲਟਾ ਉਹ hospital ਨੇ ਮੈਨੂੰ ਇਹਨਾਂ ਜਿਆਦਾ panic ਕਰਤਾ ਹਨਾ

ਜਦੋਂ ਇੱਕ ਇੱਕ ਦਿਨ ਟੱਪ ਰਿਹਾ ਸੀ ਮੈਨੂੰ ਬੜੀ ਪਰੇਸ਼ਾਨੀ ਹੋ ਹੀ ਸੀ

ਮਨੀ ਤੁਹਾਨੂੰ ਮਤਲਬ ਪੈਸੇ ਦੀ ਵੀ problem ਆਈ ਹੋਊਗੀ ਕਿਉਂ ਵਗੇਰਾ ਨਹੀਂ ਤੇ ਖੁੱਲੇ ਕਹਿਲੋ ਕੁੱਛ ਵੀ ਕੰਮ ਨਹੀਂ ਜੇ ਚੱਲ ਰਹੇ

ਹੁਣ ਆਪਾਂ ਥੋੜਾ ਬਹੁਤਾਂ ਪਹਿਲਾ ਵੀ ਚਲਾਉਂਦੇ ਹੁੰਦੇ ਸੀ ਚੱਲੋ google pay ਵਗੇਰਾ ਤਾਂ ਮੈਨੂੰ ਚਲਾਉਂਦੇ

ਉਹ ਆਪਨੇ ਕੋਲ ਇੱਕ medium ਸੀਗਾ ਪੈਸੇ ਵਾਲਾ

main ਸੀਗਾ ਮੈਨੂੰ ਉਸ hospital ਚ ਜਾਣਾ ਵੀ ਨਹੀਂ ਸੀ ਕਿਉਂਕਿ ਇੱਕ ਲੱਖ ਅੱਸੀ ਹਜ਼ਾਰ ਰੁਪੇ ਉੱਥੇ ਦੇ ਦੇਣਾ ਬਹੁਤ ਬੜੀ ਗੱਲ ਹੈ

ਹਾਂ ਫੇਰ ਮੈਂ ਕਿ ਕੀਤਾ ਫੇਰ ਮੇਰਾ ਇੱਕ friend ਸੀਗਾ ਦੀਪਕ scanners ਤੇਨੂੰ ਪਤਾ ਹੋਊਗਾ ਸਰਹਿੰਦ ਦੀ

ਹਾਂ ਫੇਰ ਉਹ ਮੇਰਾ ਇੱਕ friend ਹੈ ਤੇ ਮੈਂ ਉਹਨੂੰ phone ਕੀਤਾ ਤੇ ਮੈਂ ਉਹਨੂੰ ਕਿਹਾ ਕਿ ਏਦਾ ਏਦਾ ਕਰਕੇ ਸਾਰੀ ਗੱਲ ਹੈ ਤੂੰ ਮੇਰਾ ਕੋਈ ਹੱਲ ਕਰ ਉਹ ਕਹਿੰਦਾ ਕਿ ਤੂੰ ਮੈਨੂੰ actually ਮੈਨੂੰ ਨਹੀਂ ਸੀ ਪਤਾ ਕਿ ਉਹਦੇ mother ਦਾ diagonalysis nursing hospital ਹੈ